ਜਿਵੇਂ ਆਪਣੇ ਘਰ 'ਚ ਝਾੜੂ ਲਗਾਉਣਾ ਬੰਦ ਕਰ ਦਓ ਕੂੜਾ ਕੂੜਾ ਆਉਣਾ ਕਦੇ ਵੀ ਬੰਦ ਨੀ ਹੋਇਆ ਤੇ ਨਾ ਹੋਣਾ, ਮਾੜੇ ਕੰਮ ਕਰਨ ਵਾਲੇ ਵੀ ਸਦਾ ਰਹਿਣਾ ਆਂ, ਚੰਗੇ ਕਰਨ ਕੰਮ ਕਰਨ ਵਾਲੇ ਵੀ ਜਦੋਂ ਦੀ ਸ਼ਾਇਦ ਇਹ ਪ੍ਰਿਥਵੀ ਸਾਜੀ ਗਈ ਹੈ ਬਣੀ ਆ ਜਦੋਂ ਤੱਕ ਰਹੇਗੀ, ਮਾੜਾ ਚੰਗਾ ਦੋਵੇਂ ਰਹਿਣਾ।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

ਕਿਸੇ ਵੀ ਤਰ੍ਹਾਂ ਦੇ ਹੋਰ ਫ਼ਰਕਾਂ ਦੇ ਵਿੱਚ ਪੈ ਕੇ ਨੀ ਕਰਨੀ ਕਿਸੇ ਵੀ ਤਰ੍ਹਾਂ ਦੇ ਵੀ ਇਹ ਤੋਂ ਸ਼ਾਇਦ, ਇਹ ਤੋਂ ਮੈਨੂੰ ਕੀ ਮਿਲ ਜਾਊ, ਕੌਣ ਕੀ ਛੁਪਾਈ ਬੈਠਾ ਅੰਦਰ ਤੁਹਾਨੂੰ ਪਤਾ ਨੀਗਾ, ਇਸ ਲਈ ਇਹ ਚੀਜ਼ ਨੂੰ ਕਰਨਾ ਤੇ ਪਾਣੀ ਦੀ ਗੱਲ ਮੈਂ ਕੀ ਕਰੀ ਆ ਵੀ ਨਿਮਰਤਾ ਵੱਲ ਪਾਣੀ ਜਾਂਦਾ ਪਰ ਪਾਣੀ 'ਚ ਤਾਕਤ ਵੀ ਬਹੁਤ ਹੁੰਦੀ ਆ, ਹਨਾ ਪਾਣੀ ਜਦੋਂ ਹੜ੍ਹ ਆਉਂਦੇ ਆ ਬਹੁਤ ਕੁਛ ਬਹਾ ਦਿੰਦਾ ਵਾ, ਵੱਡੇ ਵੱਡੇ ਪੱਥਰਾਂ ਨੂੰ ਚੀਰ ਦਿੰਦਾ ਪਾਣੀ।

ਤੁਹਾਡੇ goal ਨੇ ਤੁਹਾਡਾ ਗ਼ਲਤ ਆ ਕੁਛ, ਉਦੋਂ ਤੁਹਾਡੇ ਅੰਦਰ ਜੋਸ਼ ਵੀ ਹੋਣਾ ਚਾਹੀਦਾ ਠੀਕ ਆ, ਪਰ ਪਾਣੀ ਕਦੇ ਜੇ ਇੱਕ ਮਤਲਬ direction ਦੇ ਬਿਨਾਂ ਹੋਵੇ, ਫਿਰ ਉਹ waste ਹੋ ਜਾਂਦਾ ਤੇ ਜਿਹੜੇ ਤੁਹਾਡੇ coach ਨੇ ਤੁਹਾਨੂੰ guide ਕਰਨ ਵਾਲੇ ਨੇ ਇਹ ਅਨੁਸਾਸਨ ਦੀਆਂ discipline ਦੀਆਂ ਕੰਧਾਂ ਨੇ ਜਿਹੜੀਆਂ ਤੁਹਾਡੇ ਲਈ ਬੇਹੱਦ ਜ਼ਰੂਰੀ ਆ, ਜੇ ਡੈਮ ਅਹ ਸੁਣਿਆ ਪ~ ਪਤਾ ਡੈਮ ਕੀ ਹੁੰਦਾ ਕੀ ਹੁੰਦਾ? ਉਹ ਪਾਣੀ ਹੁੰਦਾ ਵਾ ਡੈਮ ਮਤਲਬ ਬਹੁਤ ਆਪਣੇ ਨਾ ਬਿਜ਼ਲੀ ਪੈਦਾ ਕਰਨ ਲਈ ਵਰਤੇ ਜਾਂਦੇ ਆ project ਹੁੁੰਦੇ ਆ, ਥਰਮਲ project ਹੁੰਦੇ ਆ, ਉਸ ਤਰ੍ਹਾਂ ਦੇ ਹੋਰ project ਹੁੰਦੇ ਆ nuclear project ਹੁੰਦੇ ਆ, ਥਰਮਲ ਤਾਂ ਕੋਲੇ ਤੋਂ ਬਿਜ਼ਲੀ ਬਣਾਉਂਦੇ ਆ ਠੀਕ ਆ news ਦੇ ਵਿੱਚ ਆਇਆ ਸੀ ਵੀ ਕੋਲਾ ਮੁੱਕ ਰਿਹਾ ਵਾ ਜਾਂ ਉਸ ਕਰਕੇ ਪਲਾਂਟ ਬੰਦ ਹੋ ਗਏ ਇੱਕ ਹੁੰਦੇ ਆ, ਪਾਣੀ ਤੋਂ ਬਿਜ਼ਲੀ ਬਣਦੀ ਆ ਉਹ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 ਟੁੱਟ ਗਈ ਨਾ ਤਾਂ ਬਹੁਤ ਤਬਾਹੀ ਕਰ ਸਕਦਾ ਕਿਉਂਕਿ ਪਾਣੀ ਬਹੁਤ ਉਹਦੇ 'ਚ, ਡੈਮ ਉਹੀ ਪਾਣੀ ਆ, ਜੇ ਡੈਮ ਆ ਤਾਂ ਉਹ ਬਿਜ਼ਲੀ ਪੈਦਾ ਕਰਕੇ ਸਾਡੀ ਜ਼ਿੰਦਗੀ ਨੂੰ ਵਧੀਆ ਬਣਾ ਰਿਹਾ ਤੇ ਜੇ ਉਹੀ ਕੰਧਾਂ side ਤੇ ਹੋ ਗਈਆਂ ਤਾਂ wastage ਉਹ ਪਾਣੀ ਦੀ ਵੀ ਤੇ ਲੋਕਾਂ ਦੀ ਵੀ ਬਰਬਾਦੀ ਇਸ ਲਈ ਤੁਹਾਡੇ ਜਿਹੜੇ coach ਨੇ guide ਨੇ ਇਹ ਅਨੁਸਾਸਨ ਦੀਆਂ ਤੁਹਾਨੂੰ ਜਿਹੜੀਆਂ ਇੱਕ ਡਾਇਰੈਕਸਨਾਂ ਦੇ ਰਿਹਾ please ਉਹਨਾਂ 'ਚ ਰਹਿਓ, ਤੇ ਉਹਨਾਂ ਨੂੰ ਮਤਲਬ ਬਿਨਾਂ ਕਿਸੇ ਤਰ੍ਹਾਂ ਦੀ judgement ਦੇ ਜਾਂ ਕਿਸੇ ਤਰ੍ਹਾਂ ਦੇ

ਮਈ ਹਰਮਨ ਸਿੰਘ ਮਈ ਆਪਣੇ ਸ਼ਹਿਰ ਅੰਮ੍ਰਿਤਸਰ ਸਾਹਿਬ ਬਾਰੇ ਦਸਣਾ ਚਾਹੁੰਦਾ ਹਾਂ ਮਈ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹਾਂ ਅਤੇ ਮੇਰਾ ਸ਼ਹਿਰ ਗੁਰੂ ਰਾਮਦਾਸ ਜੀ ਦੁਆਰਾ ਵਸਾਇਆ ਹੋਇਆ ਹੈ ਜੋ ਕਿ ਸਾਡੇ ਸਭਏਤਾ ਦੇ ਵਿਚ ਸਭ ਤੋਂ ਪੁਰਾਣਾ ਅਤੇ ਪਵਿੱਤਰ ਸ਼ਹਿਰ ਮਨਿਯਾ ਜਾਂਦਾ ਹੈ ਅੰਮ੍ਰਿਤਸਰ ਦੇ ਲੋਕ ਦੂਸਰੇ ਭਾਗਾਂ ਵਿਚ ਵਸੇ ਲੋਕਾਂ ਦੇ ਵਾਂਗ ਬਹੁਤ ਹੀ ਸਾਫ ਸੁਥਰੇ ਅਤੇ ਨੇਕ ਦਿਲ ਇਨਸਾਨ ਹਨ ਖਾਸ ਕਰਕੇ ਇਸ ਸ਼ਹਿਰ ਨੂੰ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਸ਼ਹਿਰ ਵੀ ਕਿਹਾ ਜਾਂਦਾ ਹੈ ਸਾਡੇ ਸ਼ਹਿਰ ਤੋਂ ਕੁਜ ਕਿਲੋਮੀਟਰ ਜਿਵੇ ਕਿ ਤੀਹ ਕਿਲੋਮੀਟਰ ਦੇ ਕਗਭਗ ਵਾਘਾ ਬਾਰਡਰ ਵੀ ਹੈ ਜੋ ਕਿ ਅਟਾਰੀ ਸ਼ਹਿਰ cross ਨੂੰ ਕਰਕੇ ਅੱਗੇ ਵਾਗਾ ਬਾਰਡਰ ਹੈ ਜੋ ਕਿ ਸਾਡੇ ਭਾਰਤ ਅਤੇ ਪਾਕਿਸਤਾਨ ਦੀ ਸਰਹਦ ਹੈ ਪਹਿਲਾਂ ਇਸ ਸਰਹਦ ਰਹੀ ਭਾਰਤ ਅਤੇ ਪਾਕਿਸਤਾਨ ਵਿਚ ਕੁਛ ਵਪਾਰ ਵੀ ਹੁੰਦਾ ਸੀ ਜਿਵੇ ਕਿ ਖਾਣ ਪੀਣ ਵਾਲਿਆਂ ਅਤੇ ਪਹਿਨਣ ਵਾਲੇ ਕਪੜਿਆਂ ਨੂੰ ਲੈ

ਇਥੇ ਵਾਤਾਵਰਨ ਵੀ ਬਹੁਤ ਸੋਹਣਾ ਹੈ ਦੂਸਰੇ ਸ਼ਹਿਰਾਂ ਦੇ ਮੁਕਾਬਲੇ ਸਾਡੇ ਸ਼ਹਿਰਾਂ ਦੇ ਲੋਕ ਜਾ ਸਾਡੇ ਏਰੀਏ ਦੇ ਲੋਕ ਨੂੰ ਦੁਨੀਆਂ ਦੇ ਵਿਚ ਮਾਝੀ ਲੋਕਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਹਰ ਇਨਸਾਨ ਬਹੁਤ ਹੀ ਮੇਹਨਤ ਕਰਨ ਵਾਲਾ ਅਤੇ ਆਪਣੀ ਇਮਾਨਦਾਰੀ ਦੀ ਰੋਟੀ ਖਾਨ ਵਾਲਾ ਹੈ ਖਾਸ ਕਰਕੇ ਸਾਡੇ ਮਾਝੀ ਲੋਕ ਨਾ ਤਾ ਕਦੇ ਦੂਸਰੇ ਸਟੇਟਾਂ ਤੋਂ ਆਉਣ ਵਾਲੇ ਲੋਕਾਂ ਨਾ ਮਾੜਾ ਵਏਵਹਾਰ ਕਰਦੇ ਹਨ ਅਤੇ ਨਾ ਹੀ ਦੂਸਰਿਆਂ ਨੂੰ ਕਰਨ ਵਾਸਤੇ

ਜਿਥੇ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਕੇਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਜਨਮ ਸਥਾਨ ਅੰਮ੍ਰਿਤਸਰ ਸਾਹਿਬ ਤੋਂ ਕੁਜ ਕਿਲੋਮੀਟਰ ਦੂਰ ਪਿੰਡ ਕਤਹੁ ਨੰਗਲ ਵਿਚ ਹੋਇਆ ਸੀ ਜਿੰਨਾ ਨੂੰ ਕਿ ਪੁੱਤਰਾਂ ਦੇ ਦਾਨੀ ਕਿਹਾ ਜਾਂਦਾ ਹੈ

ਸਾਡੇ ਸ਼ਹਿਰ ਦੇ ਵਿਚ ਇਕ ਜਾਮਾ ਮਸ਼ਜਿਦ ਵੀ ਏ ਜੋ ਕਿ ਮੁਸਲਮਾਨ ਭਰਾਵਾਂ ਭਰਾ ਇਥੇ ਆ ਕੇ ਨਮਾਜ਼ ਪੜ੍ਹਦੇ ਹਨ ਬਿਨਾ ਇਸੇ ਭੇਦ ਭਾਵ ਜਾ ਡਰ ਦੇ ਇਸ ਤੋਂ ਇਲਾਵਾ ਸਾਡੇ ਅੰਮ੍ਰਿਤਸਰ ਸ਼ਹਿਰ ਤੋਂ ਦੂਰ ਦੂਰ ਨੂੰ ਬੱਸਾਂ ਵੀ ਮਿਲਦੀਆਂ ਹਨ ਜਿਵੇ ਕਿ ਮਨ ਲੋ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਹੋਵੇ ਜਾ ਚੰਡੀਗੜ੍ਹ ਜਾਣਾ ਹੋਵੇ ਜਾ ਰਾਜਸਥਾਨ ਜਾਣਾ ਹੋਵੇ ਜਾ ਦੂਸਰੇ ਜ਼ਿਲਿਆਂ ਨੂੰ ਇਸ ਤੋਂ ਬਾਦ ਸਾਡੇ ਏਰੀਏ ਦੇ ਲੋਕ ਹਨ ਵਧੀਆ ਨੇ ਕੇ ਸ਼ਇਦ ਕੋਈ ਬਿਨਾ ਜਾਨ ਪਹਿਚਾਣ ਵਾਲਾ ਇਨਸਾਨ ਵੀ ਚਾਹੇ ਅੱਧੀ ਰਾਤ ਚਲਾ ਜਾਵੇ ਘਰ ਉਸ ਨੂੰ ਓਹਦੀ ਬਹੁਤ ਹੀ ਦੇਖ ਰੇਖ ਕਰਨਗੇ ਅਤੇ ਓਹਦਾ ਆਦਰ ਮਾਨ ਕਰਨਗੇ ਪਇਸ ਤੋਂ ਅੱਗੇ ਜੋ ਸਾਡੇ ਮਾਝੀ ਲੋਕ ਨੇ ਇਹਨਾਂ ਨੂੰ ਇਕ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੇ ਧਰਤੁ ਹੇਠਲਾ ਬੋਲਡ ਵੀ ਕਿਹਾ ਹੈ ਉਹ ਇਸ ਕਰਕੇ ਇਹ ਮਾਝੀ ਲੋਕ ਕਿੰਨੇ ਵੀ ਦੁਖੀ ਹੋਣ ਘਰ ਵਿਚ ਆਏ ਮਹਿਮਾਨ ਨੂੰ ਕਦੇ ਆਪਣੇ ਦੁੱਖ ਦਾ ਇਹਸਾਸ ਨਹੀਂ ਹੋਣ ਦਿੰਦੇ ਇਹ ਇਹਨਾਂ ਦੀ ਸਭ ਤੋਂ ਵੱਡੀ ਖ਼ਾਸਿਯਤ ਹੈ ਇਸ ਤੋਂ ਅੱਗੇ ਇਹ ਕੰਮ ਕਰ ਕਰਕੇ ਹੀ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਪਾਲਣ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਉਸ ਪ੍ਰਮਾਤਮਾ ਦੇ ਖੌਫ ਤੋਂ ਡਰਦੇ ਹਨ ਬਸ ਇਹਨਾਂ ਦਾ ਇਹ ਮੰਨਣਾ ਹੈ ਕਿ ਇਸ ਧਰਤੀ ਤੇ ਜਿੰਨੇ ਵੀ ਇਨਸਾਨ ਨੇ ਚਾਹੇ ਉਹ ਕਿਸੇ ਵੀ ਧਰਮ ਜਾਤ ਪਾਤ ਰੰਗ ਰੂਪ ਨਸਲ ਦਾ ਹੋਵੇ ਉਹ ਹਰ ਇਨਸਾਨ ਇਕੋ ਪਰਮਾਤਮਾ ਦਾ ਹੀ ਰੂਪ ਹੈ ਇਹ ਲੋਕ ਕਿਸੇ ਦਾ ਕਦੇ ਵੀ ਬੁਰਾ ਨਹੀਂ ਕਰਦੇ ਅਤੇ ਨਾ ਹੀ ਕਿਸੇ ਨੂੰ ਕਰਨ ਦਿੰਦੇ ਹਨ ਖਾਸ ਕਰਕੇ ਆਪਣੀਆਂ ਅੱਖਾਂ ਦੇ ਸਾਮਣੇ ਅਤੇ ਇਹ ਲੋਕ ਬੇਗਾਨੇ ਧੀਆਂ ਬਹਿਣਾ ਦੀ ਇਜੱਤ ਵੀ ਆਪਣੀਆਂ ਧੀਆਂ ਬਹਿਣਾ ਦੀ ਇੱਜ਼ਤ ਵਾਂਗ ਹੀ ਕਰਦੇ ਹਨ ਇਸ ਤੋਂ ਬਾਦ ਸਾਡੇ ਅੰਮ੍ਰਿਤਸਰ ਸਾਹਿਬ ਤੋਂ ਥੋੜ੍ਹਾ ਹੋਰ ਹੱਟ ਕੇ ਇਕ ਜਲੰਧਰ ਸ਼ਹਿਰ ਵੱਸਿਆ ਹੋਈਏ ਹੈ ਜਿਥੇ ਕਿ ਖੇਡਾਂ ਦਾ ਸਾਜੋ ਸਾਮਾਨ ਬੰਦਾ ਹੈ

ਉਹ ਬਹੁਤ ਹੀ ਮੀਠਾ ਹੈ ਪਵਿੱਤਰ ਮੰਨਿਆ ਜਾਂਦਾ ਹੈ ਜਿਵੇ ਕਿ ਕੇਹਂਦੇਨੇ ਕੀ ਕੋਈ time ਸੀ ਕਿ ਇਸ ਤੋਂ ਕਾਲੇ ਕਾਵਾਂ ਤੋਂ ਹੰਸ ਬਣੇ ਸੀ ਅਤੇ ਇੱਕ ਕੋਹੜੀ ਸੀ ਉਸਦਾ ਕੋਹੜ ਦੂਰ ਹੋਇਆ ਸੀ ਦੁਖਨਿਵਾਰਨ ਸਾਹਿਬ ਬੇਰੀ ਹੈ ਓ ਓਥੇ ਇਸ਼ਨਾਨ ਕਰਕੇ ਜਾਣੀ ਕਿ ਕੁਦਰਤੀ ਹੀ ਇਸ ਜੱਗ ਉੱਪਰ ਬਹੁਤ ਹੀ ਮਹੱਤਵ ਹੈ ਇਸ ਸਰੋਵਰ ਵਿਚੋਂ ਆ ਜਦੋ ਹੀ ਪਾਣੀ ਲਾਓਗੇ ਤਾ ਤੁਹਾਨੂੰ ਬਹੁਤ ਹੀ ਵਧੀਆ ਮਹਿਸੂਸ ਹੋਵੇਗਾ ਅਤੇ ਉਸ ਸਰੋਵਰ ਵਿਚੋਂ ਪਾਣੀ ਦੀ ਹਰ ਬੂੰਦ ਤੁਹਾਨੂੰ ਆ ਹਰ ਇਨਸਾਨ ਨੂੰ ਮਿਠਾਸ ਮਹਿਸੂਸ ਕਰਵਾਉਂਦੀ ਹੈ ਗੁਰੂਦਵਾਰਾ ਸਾਹਿਬ ਵਿਚ ਰਹਿਣ ਵਾਸਤੇ ਬਹੁਤ ਬਹੁਤ ਹੀ ਸੋਹਣੇ ਸਾਫ ਸੁਥਰੇ ਕਮਰੇ ਬਣੇ ਹੋਈਏ ਹਨ ਕਿਸੇ ਵੀ ਜਾਤ ਪਾਤ ਦਾ ਇਨਸਾਨ ਕਿਸੇ ਪਾਸੇ ਤੋਂ ਵੀ ਆ ਜੇ

ਕਦੇ ਵੀ ਕੋਈ ਵੀ ਯਾਤਰੂ ਆਕੇ ਆਪਣੇ ਘਰ ਪਰਿਵਾਰ ਨੱਕ ਰੁਕ ਸਕਦਾ ਹੈ ਬਿਨਾ ਕਿਸੇ ਅਦਾਇਗੀ ਦੇ ਆ ਬਿਨਾ ਪੈਸੇ ਦਿੱਤੇ ਹਾਂ ਲੇਕਿਨ ਕ਼ਾਨੂਨ ਇਹ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਇਹ ਗੁਰੂਦਵਾਰਾ ਸਾਹਿਬ ਦੀ ਜੋ ਸਾਫ ਸਫਾਈ ਆ ਓਹਦੇ ਵਿਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਚਾਹੇ ਉਹ ਰਹਿਣ ਦੇ ਵਾਸਤੇ ਦਿੱਤਾ ਹੋਵੇ ਆ ਗੁਰੂ ਘਰ ਦੇ ਅੰਦਰ ਪਰਿਕਰਮਾ ਹੋਣ

ਕਿਸੇ ਵੀ ਅਤੇ ਬੱਚਿਆਂ ਲਾਇ ਦੁੱਧ ਵੀ ਦਿੱਤਾ ਜਾਂਦਾ ਹੈ ਜੋ ਛੋਟੇ ਬਚੇ ਹੁੰਦੇ ਹਨ ਕੁਲ ਮਿਲਾ ਕੇ ਸਾਡੇ ਇਥੇ ਜੋ ਸਵਰਨ ਮੰਦਿਰ ਹੈ ਉਹ ਵੀ ਬਹੁਤ ਹੀ ਸੋਹਣਾ ਬਣਾਇਆ ਹੋਇਆ ਹੈ ਨਾਲ ਹੀ ਸਾਡੇ ਇਥੇ ਇੱਕ ਗੁਰੂਦਵਾਰਾ ਸਾਹਿਬ ਹੈ ਜਿਸ ਨੂੰ ਕਿ ਬਾਬਾ ਅਟੱਲ ਜੀ ਦਾ ਗੁਰੂਦਵਾਰਾ ਕਿਹਾ ਜਾਂਦਾ ਹੈ ਜਿਵੇ ਕਿ ਸਾਡੇ ਪੰਜਾਬ ਦੇ ਵਿਚ ਇੱਕ ਕਹਾਵਤ ਵੀ ਬਹੁਤ ਮਸ਼ਹੂਰ ਹੈ ਬਾਬਾ ਅੱਟਲ ਪੱਕੀਆਂ ਪਕਾਈਆਂ ਘਲ ਪੱਕੀਆਂ ਪਕਾਈਆਂ ਘਲ ਮਤਲਬ ਕਿ ਜੋ ਰੋਟੀਆਂ ਨੇ ਉਹ ਬਣੀਆਂ ਬਨਾਈਈਆਂ ਹੀ ਘਰ ਵਿਚ ਆ ਜਾਣ ਜਿਸ ਕਰਕੇ ਸ਼ਹਿਰ ਦੇ ਵਿਚ ਕਦੇ ਵੀ ਕੋਈ ਵੀ ਬਾਹਰ ਤੋਂ ਆ ਸ਼ਹਿਰ ਦਾ ਕਦੇ ਵੀ ਕੁਛ ਭੁੱਖਾ ਨਹੀਂ ਸੁੱਤਾ ਹਰ ਇਨਸਾਨ ਇਥੇ ਆ ਕੇ ਬਹੁਤ ਹੀ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਹੈ ਬਾਕੀ ਇਥੋਂ ਦੇ ਜੋ ਪ੍ਰਸ਼ਾਸ਼ਨ ਹੈ ਉਹ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਹਿਰ ਚ ਆਉਣ ਵਾਲੇ ਯਾਤਰੂਆਂ ਨਾਲ ਵਏਯਵਹਾਰ ਕਰਦਾ ਹੈ ਜਿਵੇ ਕਿ ਓਹਨਾ ਨੂੰ ਕਿਸੇ ਤਰ੍ਹਾਂ ਦਾ ਕੋਈ ਰਸਤੇ ਦੀ ਭੁੱਲ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਓਹਨਾ ਨਾਲ ਕੋਈ ਦੁਰਵਏਵਹਾਰ ਨਾ ਕਰੇ ਇਹਨਾਂ ਸਭ ਗੱਲਾਂ ਨੂੰ ਧਯਾਨ ਵਿਚ ਰੱਖਿਆ ਜਾਂਦਾ ਹੈ

ਫੇਰ ਫੇਰ ਓ ਦੀ ਮਾਂ ਵੀ ਤਾ ਅਹ ਉਥੇ ਮਰ ਜਾਂਦੀ ਹੈ ਉਹ ਦੇਖ ਹੀ ਨਹੀਂ ਪਾਂਦੀ ਤੇ ਓ ਰਾਜਾ ਡਰ ਜਾਂਦਾ ਵੀ ਮੇਰੀ ਕੁੜੀ ਨੂੰ ਤਾ ਇਹ ਮਾਰ ਦੇਗੀ ਵੀ ਏਨੂੰ ਮੈ ਕਿਦਾ ਬਚਾਵਾਂ ਤੇ ਉਥੇ ਇਕ ਛੋਟੀਆਂ ਛੋਟੀਆਂ ਤਿੰਨ ਪਰੀਆਂ ਹੁੰਦੀਆਂ ਨੇ ਫੁਲਾ ਦੀਆ ਇਕ ਨੀਲਾ ਫੁੱਲ ਹੁੰਦਾ ਹੈ ਇਕ ਗੁਲਾਬੀ ਪਰੀ ਹੁੰਦੀ ਹੈ ਇਕ ਹਰੀ ਪਰੀ ਹੁੰਦੀ ਹੈ। ਉਹ ਆਪਣੇ ਬੱਚੀ ਨੂੰ ਉਦੇ ਹਵਾਲੇ ਕਰ ਦਿੰਦਿਆਂ ਨੇ। ਉਹ ਕਹਿੰਦਾ ਵੀ ਇਨਾ ਨੂੰ ਏਨੂੰ ਇੰਨੀ ਦੂਰ ਲੈ ਜਾਓ ਵੀ ਇਦੇ ਨੇੜੇ ਤੇਰੇ ਕੋਈ ਚਕ੍ਰ ਆਵੇ ਨਾ ਉਹ ਸੂਈ ਆਵੇ ਨਾ ਕੇ ਓਹਨੂੰ ਸ਼ਰਾਪ ਮਿਲ ਸਕੇ ਵੀ ਇਹ ਇਥੇ ਇਸ ਦੇ ਆਹ ਮਹਿਲ ਚ ਆਵੇ ਨਾ ਉਹ ਇਦਾ ਹੀ ਕਰਦੀ ਹੈ ਉਹ ਤਿੰਨ ਪਰੀਆਂ ਓਹਨੂੰ ਲੈ ਜਾਂਦੀਆਂ ਨੇ। ਪਰ ਜਿਥੇ ਉਹ ਲੈ ਕੇ ਜਾਂਦੀਆਂ ਨੇ ਉਹ ਮੂਲ ਦੇਸ ਵਿਚ ਲੈ ਜਾਂਦੀਆਂ ਨੇ। ਓਥੇ ਦੀ ਇਹ ਰਹਿਣ ਆਲੀਆ ਹੁੰਦੀਆਂ ਨੇ ਤੇ ਮੈਲਫੀਸੈਂਟ ਵੀ ਉਥੇ ਰਹਿੰਦੀ ਹੁੰਦੀ ਹੈ। ਤੇ ਉਹ

ਉਹ ਬਚੇ ਦੀ ਕਿ ਗ਼ਲਤੀ ਹੋਣੀਂ ਉਹ ਉਸ ਦਾ ਹੋਲੀ ਹੋਲੀ ਜਿੱਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦੀ ਹੈ ਉਹ ਓਨੂੰ ਕੁਝ ਖਵਾ ਪਿਲਾ ਨਹੀਂ ਪਾਂਦੀਆਂ ਹੈ ਪਰੀਆਂ ਫੇਰ ਓਨੁ ਭੇਜਦੀ ਆ ਉਹ ਕਾਂ ਨੂੰ ਵੀ ਤੂੰ ਜਾ ਓਨੁ ਦੁੱਧ ਪਿਲਾ ਕਾ ਫੂਲਾ ਚੋ ਕਿਸੇ ਪੌ ਪੌਦੇ ਚੋ ਜਿਹੜਾ ਦੁੱਧ ਨਿਕਲਦਾ ਉਹ ਦੁੱਧ ਜਾ ਕੇ ਉਨੂੰ ਪਿਲਾਉਂਦਾ ਹੈ ਬੱਚੀ ਨੂੰ

ਤੇ ਜਦੋ ਉਹ ਬੱਚੀ ਵੱਡੀ ਹੁੰਦੀ ਹੈ ਉਦਾ ਨਾਂ ਹੁੰਦਾ ਅਰੋੜਾ ਜਦੋ ਅਰੋੜਾ ਵੱਡੀ ਹੁੰਦੀ ਹੈ ਤੇ ਓਨੂੰ ਦੇਖਦੀ ਹੈ ਤੇ ਉਹ ਡਰਦੀ ਨਹੀਂ ਉਹ ਕਹੇਗੀ ਵੀ ਤੂੰ ਮੇਰੇ ਤੋਂ ਡਰ ਜੇਗੀ ਸਬ ਮੇਰੇ ਤੋਂ ਡਰਦੇ ਨੇ। ਉਹ ਕਹਿੰਦੀ ਮੇਨੂ ਤੇਰੇ ਤੋਂ ਡਰ ਨਹੀਂ ਲਗਦਾ। ਮੈਨੂੰ ਪਤਾ ਤੂੰ ਛੋਟੇ ਹੁੰਦੇ ਤੋਂ ਮੈਨੂੰ ਚੋਰੀ ਦੇਖਦੀ ਰਹੀ ਹਾਂ। ਤੂੰ ਮੇਰਾ ਧਿਆਨ ਰੱਖਿਆ ਤੂੰ ਮੇਰੀ godmother ਹੈ। ਉਹ ਓਹਨੂੰ ਇਕ ਰੱਬ ਵਰਗੀ ਮਾਂ ਦਾ ਇਕ ਦਰਜਾ ਦੇ ਦਿੰਦੀ ਹੈ। ਮੇਲੇਫੀਸੈਂਟ ਹੈਰਾਨ ਰਹਿ ਜਾਂਦੀ ਹੈ ਵੀ ਮੈਂ ਇਕ ਇਹਨੇ ਮੈਨੂੰ ਇਕ ਮਾਂ ਦਾ ਦਰਜ ਦੇ ਤਾ। ਉਹ ਉਸ ਨੂੰ ਪਰੀ ਮਾਂ ਕਹਿਣਾ ਸ਼ੁਰੂ ਕਰ ਦਿੰਦੀ ਹੈ। ਤੇ ਉਹ ਜਿਨੀ ਵੱਡੀ ਹੁੰਦੀ ਹੈ ਉਹ ਸੋਲਾਂ ਸਾਲ ਦੀ ਹੋ ਜਾਂਦੀ ਹੈ ਜਿਸ ਦਿਨ ਉਨੇ ਸੋਲਾਂ ਦਾ ਹੋਣਾ ਹੁੰਦਾ ਹੈ ਤੇ ਉਸ ਤੋਂ ਪਹਿਲਾ ਉਹ ਉਹ ਚਲੀ ਜਾਂਦੀ ਹੈ ਉਨੂੰ ਇਕ ਘੁੰਮਦੇ ਘੁੰਮਦੇ ਇਕ ਮੁੰਡਾ ਵੀ ਆਂਦਾ ਉਣੀ ਦੇਰ ਚ ਉਨੂੰ ਮਿਲਦਾ ਹੈ ਗੱਲ ਬਾਤ ਕਰਦੇ ਆ ਨੂੰ ਲੱਗਦਾ ਹੈ ਇਹ ਦੋਨੋ ਇਕ ਦੂੱਜੇ ਨੂੰ ਪਿਆਰ ਲੱਗ ਪਏ ਨੇ ਪਰ ਇਹੋ ਜਾ ਨਹੀਂ ਹੁੰਦਾ ਵੀ ਬਾਦ ਚੋ ਗੱਲ ਹੁੰਦੀ ਹੈ ਤੇ ਜਿਸ ਦਿਨ ਉਹ ਸੋਲਾਂ ਸਾਲ ਦੀ ਹੁੰਦੀ ਹੈ ਉਹ ਪਰੀਆਂ ਆਪਸ ਚ ਗਲਾ ਕਰਦੀ ਹੁੰਦੀਆਂ ਨੇ ਉਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਮਰ ਚੁਕੀ ਤੇ ਪਿਓ ਜਿੰਦਾ ਹੈ ਤੇ ਫੇਰ ਉਹ ਹੈਰਾਨ ਰਹਿ ਜਾਂਦੀ ਹੈ ਥੋੜਾ ਮੇਨੂ ਕਿਹਾ ਸੀ ਵੀ ਮੇਰਾ ਪਿਓ ਹੈ ਨਹੀਂ, ਮੇਰਾ ਮਾਂ ਪਿਉ ਨਹੀਂ ਹੈ ਤੇ ਤੁਸੀਂ ਮੇਨੂ ਝੂਠ ਕਿਹਾ ਕਿ ਮੇਰਾ ਪਿਓ ਜਿੰਦਾ ਹੈ। ਉਹ ਭੱਜ ਕੇ ਆਪਣੇ ਮਹਲ ਚਾਲੀ ਜਾਂਦੀ ਹੈ। ਤੇ ਓਹਨੇ ਸ਼ਰਾਪ ਦਿੱਤਾ ਹੁੰਦਾ ਤੇ ਓਹਨੇ ਜਾਣਾ ਹੁੰਦਾ ਹੀ ਹੈ। ਕੁਦਰਤੀ ਉਹ ਓਥੇ ਪੁੱਛਦੀ ਹੈ ਆਪਣੇ ਪਿਓ ਨੂੰ ਮਿਲਦੀ ਹੈ ਪਰ ਓਹਦਾ ਪਿਊ ਇਕ ਚੰਗਾ ਇਨਸਾਨ ਨਹੀਂ ਹੁੰਦਾ। ਉਹ ਓਹਨੂੰ ਮਿਲਦਾ ਨਹੀਂ। ਓਹਨੂੰ ਕਹਿੰਦਾ ਵੀ ਤੂੰ ਵਾਪਸ ਚੱਲੀ ਜਾ। ਪਰ ਉਹ ਓਥੇ ਮਹਿਲ ਦੇ ਵਿਚ ਹੀ ਗੰਮ ਹੋ ਜਾਣਗੀ ਗੰਮ ਹੋ ਜਾਂਦੀ ਆ ਤੇ ਓਥੇ ਹੀ ਸੂਈ ਕੋਲ ਪਹੁੰਚ ਜਾਂਦੀ ਆ ਸੁਈਪੁਰ ਪਹੁੰਚ ਕੇ ਜਦ ਓਹਨੂੰ ਉਹ ਲੱਗ ਜਾਂਦੀ ਆ ਸ਼ਰਾਪ ਤੇ ਓਹਨੂੰ ਮਿਲ ਜਾਂਦਾ ਹੈ ਤੇ ਉਹ ਓਥੇ ਹੀ ਸੋ ਜਾਂਦੀ ਹੈ। ਮਲਿਫੀਸੈਂਟ ਨੂੰ ਪਤਾ ਹੁੰਦਾ ਹੈ ਕੇ ਇਹ ਸੋਲਾਂ ਸਾਲ ਦੀ ਹੋ ਗਈ ਹੈ ਇਹਨੂੰ ਸ਼ਰਾਪ ਮਿਲ ਜੇਗਾ ਹੁਣ। ਫਿਰ ਉਹ ਜਿਹੜਾ ਮੁੰਡਾ ਓਥੇ ਆਇਆ ਹੁੰਦਾ ਹੈ ਉਹ ਓਹਨੂੰ ਨਾਲ ਲੈ ਕੇ ਜਾਂਦੀ ਆ। ਓ ਤਿੰਨੋ ਨਾਲ ਜਾਂਦੇ ਨੇ ਓਥੇ ਕਿ ਅਸੀਂ ਓਹਨੂੰ ਬਚਵਾਂਗੇ ਪਰ ਰਾਜੇ ਨੂੰ ਪਤਾ ਹੁੰਦਾ ਕਿ ਓ ਆਏਗੀ ਰਾਜਾ ਓਹਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ।

ਫਿਰ ਉਹ ਕਾਂ ਵੀ ਕਹਿੰਦਾ ਹੈ ਤੇ ਸਭ ਕਹਿੰਦੇ ਵੀ ਹੁਣ ਕਿੱਦਾਂ ਬਚੇਗੀ ਫਿਰ ਮਲਿਫੀਸੈਂਟ ਆਪ ਓਹਨੂੰ ਜਾ ਕੇ kiss ਕਰ ਦਿੰਦੀ ਆ ਜਿੱਦਾਂ ਓਹਨੂੰ kiss ਕਰਦੀ ਹੈ ਤੇ ਉਹ ਉੱਠ ਜਾਂਦੀ ਹੈ। ਉਥੇ ਉਹ ਹੈਰਾਨ ਰਹਿ ਜਾਂਦੀ ਹੈ ਕਾਂ ਹੈਰਾਨ ਹੋ ਜਾਂਦਾ ਹੈ ਵੀ ਜਿਸ ਜਿਸ ਨੇ ਵੀ ਸ਼ਰਾਪ ਦਿੱਤਾ ਅੱਜ ਉਸੇ ਨੇ ਹੀ ਓਦੀ ਜਾਨ ਬਚਾਈ। ਇਹ ਕਹਾਣੀ ਪ੍ਰਤੀਕ ਹੈ ਵੀ ਪਿਆਰ ਸੱਚਾ ਪਿਆਰ ਜਰੂਰੀ ਨਹੀਂ ਕਿ ਇਕ ਮੁੰਡਾ ਕੁੜੀ ਵਿਚ ਹੀ ਹੋਵੇ ਇਹ ਮਾਂ ਤੇ ਧੀ ਯਾ ਇਕ ਸੱਗੀ ਮਾਂ ਵੀ ਨਹੀਂ ਇਕ ਇੰਨਾ ਪਿਆਰ ਕਰ ਸਕਦੀ ਹੈ ਅਰੋੜਾ ਨੂੰ ਇੰਨਾ ਪਿਆਰ ਹੋ ਜਾਂਦਾ ਓਦੇ ਨਾਲ ਵੀ ਉਹ ਖੁਸ਼ ਹੋ ਜਾਂਦੀ ਹੈ ਵੀ ਉਹ ਓਹਨੂੰ ਆਪਣੀ

ਫਿਰ ਉਹ ਰਾਜਾ ਓਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਪੂਰੀ ਤੇ ਫਿਰ ਓਹਨਾ ਦੀ ਆਪਸ ਚ ਜੰਗ ਸ਼ੁਰੂ ਹੋ ਜਾਂਦੀ ਹੈ ਉਹ ਲੜਦੇ ਨੇ ਤੇ ਮੈਲਫੀਸੈਂਟ ਆਪਣੇ ਕਾਂ ਨੂੰ ਡਰੈਗਨ ਬਣਾ ਦਿੰਦੀ ਹੈ। ਡਰੈਗਨ ਬਣਾ ਕੇ ਓਹਨੂੰ ਬਚਾਣ ਦੀ ਕੋਸ਼ਿਸ ਕਰਦਾ ਹੈ ਏਨੇ ਚ ਅਰੋੜਾ ਜਾ ਕੇ ਦੇਖਦੀ ਹੈ ਵੀ ਓਹਦੇ ਰਾਜੇ ਨੇ ਜਿਹੜੇ ਖਮਭ ਵੱਢ ਕੇ ਉਥੇ ਹੀ ਜੜੇ ਹੁੰਦੇ ਹਨ। ਉਹ ਖਮਭ ਆਜ਼ਾਦ ਕਰ ਦਿੰਦੀ ਹੈ ਤੇ ਉਹ ਖਮਭ ਆਪਣੇ ਆਪ ਆ ਕੇ ਮਲਿਫੀਸੈਂਟ ਨੂੰ ਲੱਗ ਜਾਂਦੇ ਨੇ। ਜਦੋ ਉਹਨੂੰ ਮਿਲ ਜਾਂਦੇ ਨੇ ਖਮਭ ਚ ਸ਼ਕਤੀਆਂ ਹੋਰ ਆ ਜਾਂਦੀਆਂ ਨੇ ਤੇ ਉਹ ਰਾਜੇ ਨੂੰ ਓਥੇ ਹੀ ਮਾਰ ਦਿੰਦਿਆਂ ਨੇ। ਰਾਜਾ ਮਰ ਜਾਂਦਾ ਹੈ ਤੇ ਉਹ ਮਹਿਲ ਅਰੋੜਾ ਦਾ ਹੁੰਦਾ ਹੈ ਜੋ ਉਸਦੀ ਧੀ ਹੁੰਦੀ ਹੈ ਤੇ ਉਹ ਓਥੇ ਹੀ ਪ੍ਰਜਾ ਨੂੰ ਮਹਿਲ ਦੇ ਦਿੰਦੀਆਂ ਨੇ ਤੇ ਉਹ ਵਾਪਸ ਆਪਣੇ ਮੂਲ ਦੇਸ਼ ਆ ਜਾਂਦੇ ਨੇ। ਮੂਲ ਦੇਸ਼ ਆ ਕੇ ਫਿਰ ਅਰੋੜਾ ਓਥੇ ਰਹਿੰਦੀ ਹੈ ਹੌਲੀ ਹੌਲੀ ਓ ਵੱਡੇ ਹੁੰਦੇ ਨੇ ਤੇ ਉਹ ਜਿਹੜਾ ਮੁੰਡਾ ਹੁੰਦਾ ਹੈ ਫਿਰ ਕੁਝ ਸਾਲਾਂ ਬਾਦ ਓਥੇ ਵਾਪਸ ਆਉਂਦਾ ਹੈ ਵਾਪਸ ਆਉਂਦਾ ਹੈ ਤੇ ਓਹਨੂੰ ਮਿਲਦਾ ਹੈ ਤੇ ਓਹਨੂੰ ਕਹਿੰਦਾ ਹੈ ਵੀ ਮੈਂ ਤੈਨੂੰ ਹੁਣ ਸੱਚੇ ਦਿਲੋਂ ਪਿਆਰ ਕਰਨ ਲੱਗ ਗਿਆ। ਵੀ ਮੈਂ ਇਨੇ ਸਾਲਾਂ ਤੋਂ ਤੈਨੂੰ ਹੀ ਪਿਆਰ ਕਰ ਰਿਹਾ ਹਾਂ। ਤੇ ਓਹਨੂੰ ਉਹ purpose ਕਰ ਦਿੰਦਾ ਹੈ

ਅਰੋੜਾ ਨੂੰ ਓਹਨੇ ਆ ਕੇ ਫਿਰ ਉਸਨੇ ਕਰ ਦਿੱਤਾ ਹੈ ਤੇ ਉਸਨੇ ਹਾਂ ਕਰ ਦਿੱਤੀ ਹੈ ਫਿਰ ਆਉਂਦੀ ਹੈ ਆਪਣੇ ਬੇਟੀ ਨੂੰ ਮਿਲਣ ਤੇ ਉਹ ਓਥੋਂ ਚਲਾ ਜਾਂਦਾ ਹੈ ਤੇ ਫਿਰ ਅਰੋ ਅਰੋੜਾ ਓਹਨੂੰ ਮਿਲਦੀ ਹੈ ਨੂੰ ਓਹਨੂੰ ਦਸ ਦੀ ਹੈ ਵੀ ਉਹ ਆਇਆ ਸੀ Prince ਤੇ ਓਹਨੇ ਮੈਨੂੰ ਕੀਤਾ ਤੇ ਮੈਂ ਹਾਂ ਕਰ ਦਿੱਤੀ ਉਹ ਕਹਿੰਦੀ ਆ ਵੀ ਤੈਨੂੰ ਮੈਨੂੰ ਪੁੱਛਣਾ ਚਾਹੀਦਾ ਸੀ ਉਹ ਇਕ ਇਨਸਾਨ ਹੈ। ਤੇ ਉਹ ਕਹਿੰਦੀ ਮੈਂ ਵੀ ਤਾ ਇਕ ਇਨਸਾਨ ਆ। ਉਹ ਕਹਿੰਦੀ ਪਰ ਤੂੰ ਓਹਨਾ ਇਨਸਾਨਾਂ ਵਰਗੀ ਨਹੀਂ ਹੈ। ਤੂੰ ਇਥੇ ਹੀ ਰਹੀ ਏ ਇਥੇ ਹੀ ਪੈਦਾ ਹੋਈ ਏ ਤੂੰ ਓਹਨਾ ਵਰਗੀ ਨਹੀਂ ਬਣ ਸਕਦੀ ਪਰ ਓਹਨੂੰ ਉਹ ਓਹਨੇ ਕੀਤਾ ਹੁੰਦਾ ਓਹਨੇ ਹਾਂ ਕੀਤੀ ਹੁੰਦੀ ਉਹ ਕਹਿੰਦੀ ਮੈਂ ਤਾ ਓਹਨੂੰ ਪਿਆਰ ਕਰਦੀ ਆ ਮੈਂ ਤਾ ਹੁਣ ਏਦੇ ਨਾਲ ਹੀ ਵਿਆਹ ਕਰਾਨਾ ਤੁਹਾਨੂੰ ਮੈਨੂੰ ਮੇਰਾ ਸਾਥ ਦੇਣਾ ਹੀ ਪਏਗਾ ਤੇ ਉਹ ਵੀ ਕਹਿੰਦੀ ਚਲ ਠੀਕ ਹੈ ਵੀ ਓਹਨਾ ਨੇ ਅੱਜ ਅੱਪਾ ਨੂੰ ਦਾਵਤ ਬੁਲਾਇਆ ਤੇ ਅੱਪਾ ਓਹਨਾ ਦੇ ਘਰੇ ਜਾਣਾ